ਬੈਂਚ ਵੀ ਪਿਆ ਹੋਇਆ ਹੈ ਜਿਸ ਉਪਰ ਲਾਲ ਰੰਗ ਦੀ ਗੱਦੀ ਰੱਖੀ ਹੋਈ ਹੈ।

ਬੈਠੇ ਪੜ੍ਹ ਰਹੇ ਹਨ ਅਤੇ ਇੱਕ ਟੀਚਰ ਬਲੈਕ ਬੋਰਡ ਉੱਪਰ --

ਸੁਰਮਈ ਰੰਗ ਦੀਆਂ ਕੁਰਸੀਆਂ ਅਤੇ ਟੇਬਲ ਹਨ।

ਦੁਕਾਨ ਦੀ ਰੈਕਾਂ ਵਿੱਚ ਖਾਣ ਪੀਣ ਵਾਲਾ ਬਹੁਤ ਸਾਰਾ ਸਮਾਨ ਪਿਆ ਹੈ।

ਇੱਕ ਚਿੱਟੀ ਕੰਧ ਉੱਪਰ ਪੀਲੇ ਰੰਗ ਦੇ ਬੋਰਡ ਹਨ।

ਝੂਲੇ ਲੱਗੇ ਹੋਏ ਹਨ ਅਤੇ ਲੋਕ ਝੂੰਟੇ ਲੈ ਰਹੇ ਹਨ।

ਇੱਸ ਸੜਕ ਊਪਰ ਇੱਕ ਪੀਲੇ ਰੰਗ ਦਾ ਬਹੁਤ ਵੱਡਾ ਟਰੱਕ ਖੜਾ ਹੋਇਆ ਹੈ ਅਤੇ ਇਸਦੀ --

ਇਸ ਸਾਈਡ ਤੇ ਇੱਕ ਬਹੁਤ ਵੱਡੀ ਚਿੱਟੇ ਰੰਗ ਦੀ ਬਿਲਡਿੰਗ ਦਿਖਾਈ ਦੇ ਰਹੀ ਹੈ।

ਇਸ ਦਾ ਫਰੰਟ ਸ਼ੀਸ਼ੇ ਦਾ ਬਣਿਆ ਹੋਇਆ ਹੈ ਅਤੇ ਉੱਪਰ ਬਹੁਤ ਸਾਰੀਆਂ ਲਾਈਟਾਂ ਨਾਲ ਇਸ ਨੂੰ ਸਜਾਇਆ ਹੋਇਆ ਹੈ।

ਇਹ ਇੱਕ ਮੱਛੀ ਦੀ ਦੁਕਾਨ ਹੈ ਜਿਸ ਵਿੱਚ ਬਹੁਤ ਸਾਰੀਆਂ ਮੱਛੀਆਂ ਵੇਚਣ ਲਈ ਰੱਖੀਆਂ ਹੋਈਆਂ ਹਨ।

ਤੇ ਇੱਥੇ ਬਹੁਤ ਸੋਹਣੀਆਂ ਲਾਈਟਾਂ ਲੱਗੀਆਂ ਹੋਈਆਂ ਹਨ।

ਇਹ ਇੱਕ ਨਾੱਨ ਵੈਜ ਦੀ ਦੁਕਾਨ ਹੈ ਜਿਸ ਦੇ ਬੋਰਡ ਉੱਪਰ --

ਇਸ ਜਗ੍ਹਾ ਨੂੰ ਲਾਲ ਪੀਲੇ ਅਤੇ ਚਿੱਟੇ ਗੁਬਾਰਿਆਂ ਨਾਲ --

ਤੇ ਇੱਕ ਆਦਮੀ ਕੈਂਪਿੰਗ ਕਰ ਰਿਹਾ ਹੈ ਅਤੇ ਉਸ ਨੇ ਬਹੁਤ ਸੋਹਣਾ --

ਇਸ ਉੱਤੇ ਕਈ ਲੋਕ ਖੜ੍ਹੇ ਉਸ ਨੂੰ ਦੇਖ ਰਹੇ ਹਨ।

ਇਹ ਇੱਕ ਵਰਕਸ਼ਾਪ ਹੈ ਜਿੱਥੇ ਬਹੁਤ ਤਰ੍ਹਾਂ ਦੇ ਸਕੂਟਰ ਰਿਪੇਅਰ ਕਰਨ ਲਈ ਖੜੇ ਹਨ ਅਤੇ ਇਸ ਦੀ ਛੱਤ --

ਤੇ ਕਈ ਆਦਮੀ ਅਤੇ ਔਰਤਾਂ ਕੰਪਿਊਟਰ ਤੇ ਕੰਮ ਕਰ ਰਹੇ ਹਨ।

ਅਤੇ ਕੁਝ ਬੰਦ ਹਨ ਇੱਥੇ ਇੱਕ ਬਹੁਤ ਵੱਡੀ ਐਲ ਈ ਡੀ ਵੀ ਲੱਗੀ ਹੋਈ ਹੈ।

ਇਹ ਇੱਕ ਪਾਰਕ ਹੈ ਜਿੱਥੇ ਅਲੱਗ ਅਲੱਗ ਤਰ੍ਹਾਂ ਦੇ ਦਰਖ਼ਤ ਅਤੇ ਬੱਚਿਆਂ ਨੂੰ ਦੀ --

ਇਹ ਕੁਰਸੀਆਂ ਉੱਪਰ ਬੈਠ ਕੇ ਕਈ ਆਦਮੀ ਅਤੇ ਔਰਤਾਂ ਸੁਣ ਰਹੇ ਹਨ।

ਇਹ ਇੱਕ ਖਾਣੀ ਦਾ ਟੇਬਲ ਹੈ ਜਿਸ ਉੱਪਰ ਸਲਾਦ ਸਬਜ਼ੀਆਂ --

ਇਸ ਜਗ੍ਹਾ ਉੱਪਰ ਚਿੱਟੀਆਂ ਅਤੇ ਸੁਰਮਈ ਰੰਗ ਦੀਆਂ ਕੁਰਸੀਆਂ ਅਤੇ ਟੇਬਲ ਪਏ ਹੋਏ ਹਨ।

ਇੱਥੇ ਡਾਂਸ ਫਲੋਰ ਵੀ ਬਣਿਆ ਹੋਇਆ ਹੈ ਅਤੇ ਲਾਈਟਾਂ ਦਾ ਬਹੁਤ ਚੰਗਾ ਪ੍ਰਬੰਧ ਕੀਤਾ ਹੋਇਆ ਹੈ।

ਪਾਣੀ ਦੀ ਬੋਟਲ ਵੀ ਪਈ ਹੋਈ ਹੈ ਅਤੇ ਖਾਲੀ ਪਲੇਟ ਚਮਚੇ ਤੇ ਕਾਂਟੇ ਵੀ ਪਏ ਹਨ।

ਇਥੇ ਬੈਠਣ ਲਈ ਬੈਂਚ ਵੀ ਹਨ ਅਤੇ ਕਈ ਤਰ੍ਹਾਂ ਦੇ ਦਰਖ਼ਤ ਵੀ ਲੱਗੇ ਹੋਏ ਹਨ।

ਸ਼ੋਪੀ ਲਿਖਿਆ ਹੋਇਆ ਹੈ ਇਸ ਦੇ ਮੂਹਰੇ ਗੱਡੀ ਵੀ ਪਾਰਕ --

ਇਹ ਇੱਕ ਮੱਛੀ ਮਾਰਕਿਟ ਦਾ ਸੀਨ ਹੈ ਇੱਥੇ ਬਹੁਤ ਸਾਰੇ--

ਇਹ ਬੱਚਿਆਂ ਦੇ ਖੇਡਣ ਲਈ ਰੰਗ ਬਿਰੰਗੇ ਝੂਲੇ--

ਅਤੇ ਸਲਾਈਡਾਂ ਲੱਗੀਆਂ ਹੋਈਆਂ ਹਨ ਇੱਥੇ ਕੁਝ ਬੱਚੇ ਖੇਡ ਵੀ ਰਹੇ ਹਨ।